ਸਿੱਖ ਪੰਥ ਦੀ ਸੇਵਾ ਪਛਾਣੇ ਕੰਮ ਮੱਸੇ ਰੰਗੜ ਦਾ ਸਿਰ ਕਲਮ ਕਰਨ ਸਿੱਖ ਕੌਮ ਦੇ ਬੱਬਰ ਸ਼ੇਰ ਤੇ ਸੀਗੇ। ਧਰਮ ਸਿੰਘ ਜੋ ਸੀਗੇ। ਧਰਮ ਸਿੰਘ ਤੇ ਬਾਬਾ ਮਹਿਤਾਬ ਸਿੰਘ, ਜੋ ਕਿ ਪਿੰਡ ਮੀਰਾਂਕੋਟ ਦੇ ਰਹਿਣ ਵਾਲੇ ਭੰਗੂ ਗੋਤ ਦੇ ਜੱਟ ਸਿੱਖ ਸਨ। ਤੇ ਬਾਬਾ ਮਹਿਤਾਬ ਸਿੰਘ ਤੇ ਪਾਈ ਤਾਰੂ ਸਿੰਘ ਆਪਸ ਚ ਭੂਆ ਦੇ ਮਾਮੇ ਦੇ ਪੁੱਤਰ ਸਨ ਭਾਈ ਸੁੱਖਾ ਸਿੰਘ ਜੀ ਤੇ ਭਾਈ ਮਹਿਤਾਬ ਸਿੰਘ ਦਰਬਾਰ ਸਾਹਿਬ ਤੇ ਜ਼ੁਲਮ ਤੇ ਮਨਮਾਨੀਆਂ ਕਰਨ ਵਾਲੇ ਮੂਸੇ। ਰੰਘੜ ਦਾ ਸਿਰ ਲਾਹ ਕੇ ਬਦਲਾ ਲਿਆ ਤੇ . ਨੇ ਸਿੱਖ ਕੌਮ ਦੇ ਬੱਬਰ ਸ਼ੇਰ ਹਨ ਕਹਾਉਂਦੇ ਨੇ। ਅੱਛਾ ਤੇ ਜਿਹੜਾ ਜਦੋਂ ਮੱਸਾ ਰੰਘੜ ਦਾ ਸਿਰ ਜਿਹੜਾ ਸੀ ਕਹਿੰਦੇ ਕਿ ਸਤਾਰਵੀਂ ਸਦੀ ਵਿਚ ਜਦੋ ਮੁਗਲਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ ਸੀ ਤਾਂ ਇਹਨਾਂ ਦੇ ਜ਼ੁਲਮਾਂ ਤੋਂ ਤੰਗ ਆ ਕੇ, ਸਿੰਘਾਂ ਨੇ ਜੰਗਲਾਂ, ਮਾਰੂਥਲਾਂ, ਬੇਲਿਆਂ ਵਿਚ ਟਿਕਾਣਾ ਕੀਤਾ ਤੇ ਸੰਨ ਸਤਾਰਾਂ ਸੌ ਚਾਲੀ ਦੇ ਵਿਚ ਜ਼ਕਰੀਆ ਖਾਨ ਨੇ ਮੱਸੇ ਰੰਘੜ ਨੂੰ, ਜੰਡਿਆਲੇ ਦੇ ਚੌਧਰੀ ਨਿਯੁਕਤ ਕਰ ਦਿੱਤਾ ਤੇ ਸੰਨ ਸਤਾਰਾਂ ਸੋ ਚਾਲੀ ਦੇ ਵਿਚ ਸਿੱਖਾਂ ਦੇ ਧਾਰਮਿਕ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਮੱਸੇ ਰੰਘੜ ਨੇ ਕਬਜਾ ਕਰ ਲਿਆ। ਤੇ ਅੰਦਰ ਜਿਹੜੀਆਂ ਮਨਮਾਨੀਆਂ ਕਰਨ ਲੱਗਾ ਸੀ ਹਨਾ, ਉੱਥੇ ਉਹਨੇ ਜਿਥੇ ਹੁਣ ਬੀੜ ਸਾਹਿਬ ਰੱਖੀ ਐ ਤੇ ਉੱਥੇ ਕਹਿੰਦੇ ਕਿ ਉਹ ਉੱਥੇ ਨਾਚ ਕਰਵਾਉਂਦਾ ਹੁੰਦਾ ਸੀ, ਸ਼ਰਾਬਾਂ ਪੀਂਦਾ ਹੁੰਦਾ ਸੀ ਉੱਥੇ ਬਹਿ ਕੇ

ਅਹ ਜਿਹੜਾ ਉਹ ਸੀ ਨਾ ਜ਼ਕਰੀਆ ਆਪਣੀ ਆਕੜ ਤੇ ਹੈਂਕੜ ਕਰਕੇ ਖਾਨ ਨੂੰ ਖੁਸ਼ ਰੱਖਣ ਲਈ ਮੱਸੇ ਨੇ ਦਰਬਾਰ ਸਾਹਿਬ ਵਿਚ ਸ਼ਰਾਬ ਤੇ ਤੰਬਾਕੂ ਦੇ ਖੁੱਲ੍ਹੇ, ਮਤਲਬ ਆਪਣੀ ਹੈਂਕੜ ਦਿਖਾਣ ਲਈ, ਜਿਹੜਾ ਉਹ ਸੀਗਾ ਰੰਘੜ- ਮੱਸੇ ਰੰਘੜ ਉਹ ਜ਼ਕਰੀਆ ਖਾਨ ਨੂੰ ਖੁਸ਼ ਕਰਨ ਲਈ ਨਾ, ਦਰਬਾਰ ਸਾਹਿਬ ਦੇ ਵਿੱਚ ਸ਼ਰਾਬ ਪੀਂਦਾ ਸੀ, ਤੰਬਾਕੂ ਦੇ ਖੁੱਲੇ ਦੌਰ ਚਲਾਏ ਤੇ ਕੰਜਰੀਆਂ ਦੇ ਨਾਚ ਨਚਾਉਣੇ ਸ਼ੁਰੂ ਕਰ ਦਿੱਤੇ। ਤੇ ਜੁੱਤੇ ਜਿਹੜੇ ਸੀਗੇ ਨਾ ਆਪਣੇ ਜੁੱਤੀਆਂ ਲੈ ਕੇ ਜਾਂਦੇ ਹੁੰਦੇ ਸੀਗੇ, ਜਿਥੇ ਲੋਕੀਂ ਮੱਥਾ ਟੇਕਦੇ ਨੇ ਬਾਬਾ ਗੁਰੂ ਗਰੰਥ ਸਾਹਿਬ ਜੀ ਨੂੰ ਰੱਖਦੇ ਨੇ, ਉੱਥੇ ਇਹਨਾਂ ਨੇ ਆਪਣੇ ਗੰਦੇ ਜੁੱਤੇ ਲੈ ਕੇ ਆਉਂਦੇ ਸੀ ਐ ਹਨਾ, ਤੇ ਸਿੱਖਾਂ ਦੇ ਜਿਹੜੇ ਇਹ ਚੀਜਾਂ ਨੂੰ ਦੇਖਕੇ ਕੀ ਸੁਣਕੇ ਵੀ ਸਿੱਖਾਂ ਦੇ ਜਿਹੜੇ ਹਿਰਦੇ ਸੀਗੇ ਉਹਨਾਂ ਦੇ ਵਲੂੰਧਰੇ ਗਏ ਅਹ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਮੱਸੇ ਖਿਲਾਫ ਗੁੱਸੇ ਦੀ ਲਹਿਰ ਦੌੜ ਗਈ। ਇਹਦਾ ਬਦਲਾ ਲੈਣ ਲਈ ਨਾ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਜੀ, ਜੋ ਪਿੰਡ ਮਾੜੀਕੰਬੋਕੀ ਦੇ ਰਹਿਣ ਵਾਲੇ ਸੀ, ਉਹਨਾ ਨੇ ਸੰਬਰ ਦੇ ਲੰਬਰਦਾਰਾਂ ਦੇ ਭੇਸ ਵਿਚ ਆ ਕੇ ਮੱਸੇ ਰੰਘੜ ਦਾ ਸਿਰ ਵੱਢਿਆ। ਤੇ ਨੇਜ਼ੇ ਤੇ ਟੰਗ ਕੇ ਤਲਵੰਡੀ ਸਾਬੋ ਹੁੰਦੇ ਹੋਏ ਸ਼ਾਮ ਤਕ ਬੀਕਾਨੇਰ ਲੈ ਗਏ ਤੇ ਦਰਬਾਰ ਸਾਹਿਬ ਨੂੰ ਜ਼ੁਲਮਾਂ ਤੋਂ ਅਜ਼ਾਦ ਕਰਵਾਇਆ ਸੀ।

ਤੇ ਜਿਹੜੀ ਭਾਈ ਮਹਿਤਾਬ ਸਿੰਘ ਜੀ ਦੀ ਸ਼ਹੀਦੀ ਹੋਈ ਸੀ, ਉਹ ਉਸ ਬਾਰੇ ਮੈਨੂੰ ਦਸੋਗੇ ਓਹਨਾ ਦੀ ਸ਼ਹੀਦੀ ਜਿਹੜੀ ਉਹ ਕਿਸ ਤਰ੍ਹਾਂ ਕੀਤੀ ਗਈ ਸੀ, ਮੈਂ ਸੁਣਿਆ ਉਹਨਾਂ ਨੂੰ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਅਹ ਬਾਬਾ ਮਹਿਤਾਬ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲਿਜਾਇਆ ਗਿਆ ਤੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਦੋ ਦਿਨ ਬਾਅਦ ਅਹ ਮੱਸੇ ਰੰਘੜ ਦੀ ਮੌਤ, ਬਦਲੇ ਲਾਹੌਰ ਵਿੱਚ ਜੁਲਾਈ ਸਤਾਰਾਂ ਸੋ ਸੰਤਾਲੀ ਵਿੱਚ ਚਰਖੜੀ ਦੇ ਚਾੜ ਅਹ ਚਰੱਖੜੀ ਤੇ ਚਾੜ ਕੇ . ਸ਼ਹੀਦ ਕੀਤਾ ਗਿਆ ਸੀ ਇਹਨਾਂ ਨੂੰ, ਜਿਹੜੀ ਚਰੱਖੜੀ ਸੀ ਨਾ ਓਹਦੇ ਉੱਤੇ ਚਾੜ੍ਹਤਾ ਸੀ।

ਜਿਹੜੇ ਸੁੱਖਾ ਸਿੰਘ ਕਲਸੀ ਸੀ ਉਹ ਵੀ ਮੈਂ ਸੁਣਿਆ ਸੀ ਕਿ ਇਹ ਮਹਿਤਾਬ ਸਿੰਘ ਦਾ ਸਾਥੀ ਸੀ। ਇਨ੍ਹਾਂ ਦੋਵਾਂ ਨੇ ਮਿਲਕੇ ਮੱਸੇ ਰੰਘੜ ਦਾ ਸਿਰ ਵੱਢਿਆ ਸੀ ਹਨਾ? ਤੇ ਇਹਨਾਂ ਬਾਰੇ ਕੁਛ ਦੱਸੋਗੇ ਸੁੱਖਾ .

ਹਾਂਜੀ। ਭਾਈ ਸੁੱਖਾ ਸਿੰਘ ਜੀ ਇੰਨਾ ਨਾਲ ਹੀ ਗਏ ਸੀ ਅਹ ਮਹਿਤਾਬ ਸਿੰਘ ਜੀ ਨਾਲ ਅੰਮ੍ਰਿਤਸਰ ਦੇ ਵਿਚ ਜਦੋ ਉਨ੍ਹਾਂ ਦਾ ਸਿਰ ਵੱਢਿਆ ਕਿਉਕਿ ਆਹ ਉਨਾ ਦੇ ਭੇਸ ਚ ਹੀ ਗਏ ਸੀ ਨਾ । ਇੰਨਾ ਦੇ ਹੀ ਜਿਹੜੇ ਇੰਨਾ ਦੇ ਅਹ ਮੰਤਰੀ-ਮੁੰਤਰੀ ਜਿਹੇ ਹੁੰਦੇ ਹਨ ਉਨ੍ਹਾਂ ਦੇ ਹੀ ਭੇਸ ਚ ਗਏ ਸੀ। ਤੇ ਇੰਨਾ ਨੇ ਕੁਛ ਫਾਲਤੂ ਬੋਲਿਆ ਸੀਗਾ ਤਾਂ ਉਸ ਕਰਕੇ ਉਨ੍ਹਾਂ ਨੂੰ ਉਹਦੇ ਨਾਲ ਹੀ ਸਿਰ ਕਟਤਾ ਸੀ । ਤੇ ਇਹਦੇ ਚ ਸੁੱਖਾ ਸਿੰਘ ਜੀ ਦਾ ਜੋ ਜਨਮ ਏ, ਤਾਰੀਕ ਬਾਰੇ ਮੈਂ ਨਿਸ਼ਚੇ ਨਹੀਂ ਕਰ ਪਾਊਂਗੀ ਲੇਕਿਨ ਮਾੜੀ ਕੰਬੋਕੀ ਵਿਚ ਉਨ੍ਹਾਂ ਦਾ ਉਨ੍ਹਾਂ ਦੇ ਖਾਨਦਾਨ ਮੁਤਾਬਿਕ ਉਨ੍ਹਾਂ ਦਾ ਜਨਮ ਹੋਇਆ ਸੀ।

ਉਹਨਾ ਦੇ ਭਰਾ ਦਾ ਨਾਂ ਸੀ ਲੱਖਾ ਸਿੰਘ ਜੀ ਤੇ ਭਾਈ ਸੁੱਖਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ ਤੇ ਲੱਖਾ ਸਿੰਘ ਜੀ ਸੀ ਜੋ ਸੀਗੇ ਅਹ ਸ਼ਾਦੀ ਸੁਦਾ ਸੀ ਉਨ੍ਹਾਂ ਦੇ ਵਾਰਿਸ ਹੁਣ ਵੀ ਪਿੰਡ, . ਮਾੜੀ ਕੰਬੋਕੀ ਵਿਚ ਵਸਦੇ ਹਨ ਤੇ ਲੱਖਾ ਸਿੰਘ ਵੀ ਜਿਹੜੇ ਸੀਗੇ ਦਲ ਖਾਲਸਾ ਵਿਚ ਸ਼ਾਮਿਲ ਹੋ ਗਏ ਸੀ । ਅੱਛਾ ਤੇ ਮੈਂ ਸੁਣਿਆ ਕਿ ਜਿਹੜੇ ਭਾਈ ਸੁੱਖਾ ਸਿੰਘ ਜੀ ਸੀ ਉਨ੍ਹਾਂ ਦਾ ਝੁਕਾਅ ਜਿਹੜਾ ਉਹ ਬਚਪਨ ਤੋਂ ਹੀ ਸਿੱਖੀ ਦੇ ਵੱਲ ਸੀ। ਤੇ ਕਹਿੰਦੇ ਕਿ ਚੋਦਾਂ -ਪੰਦਰਾਂ ਸਾਲ ਦੀ ਉਮਰ ਦੇ ਵਿਚ ਹੀ ਉਹ ਜਿਹੜੇ ਸੀ ਆਪਣੇ ਮਾਪਿਆਂ ਨੂੰ ਦੱਸੇ ਬਗੈਰ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ ਸੀ । ਤੇ ਮੁਖਬਰੀ ਮਿਲਣ ਤੇ ਸ਼ਾਹੀ ਫੌਜ ਉਸਨੂੰ ਗਿਰਫ਼ਤਾਰ ਕਰਨ ਵਾਸਤੇ ਪਿੰਡ ਪੁੱਜ ਗਈ ਤੇ ਉਸ ਵੇਲੇ ਉਹ ਘਰੋਂ ਮਤਲਬ ਘਰ ਨਾ ਹੋਣ ਕਾਰਣ ਬਚ ਗਿਆ ਸੀ ਹਨਾ ਤੇ ਫਿਰ ਅੱਗੇ, ਕੀ ਹੋਇਆ ਸੀ ਇਹਦੀ ਕਹਾਣੀ ਮੈਨੂੰ ਥੋੜੀ ਜਿਹੀ ਦੱਸੋਗੇ? ਮੈਨੂੰ ਅੱਗੇ ਦੀ ਕਹਾਣੀ ਜਿਹੜੀ ਉਹ ਯਾਦ ਨਹੀਂ ਆ ਰਹੀ ਸੀ ਆਹ ਮੈਂ ਦੱਸ ਦਿਨੀ ਆਂ ਫੇਰ ਨਾ ਘਰ ਵਾਲੇ ਨਾ ਡਰ ਗਏ ਸੀ ਜਦੋ ਉਹ ਘਰ ਛੱਡ ਕੇ ਚਲੇ ਗਏ ਸੀ । ਹਮ ਤੇ ਉਨ੍ਹਾਂ ਨੂੰ ਭੰਗ ਪੀਆ ਕੇ ਬੇਹੋਸ਼ ਪਏ ਦੇ ਜਿਹੜੇ ਕੇਸ਼ ਕਤਲ ਕਰ ਦਿੱਤੇ ਫੇਰ ਸੁੱਖਾ ਸਿੰਘ ਨੂੰ ਹੋਸ਼ ਆਈ।

ਘਰ ਤੇ ਬਾਹਰ ਕੱਢਣ ਤੇ ਉਹ ਬਾਹਰ ਨਾ ਆਏ। ਤੇ ਰਾਹ ਜਾਂਦਾ ਇਕ ਸਿੰਘ ਰੌਲਾ ਸੁਣਕੇ ਉਸ ਖੂਹ ਤੇ ਆ ਗਿਆ, ਉਸਨੇ ਸੁੱਖਾ ਸਿੰਘ ਨੂੰ ਲਲਕਾਰਿਆ ਕਿ ਇਸ ਤਰ੍ਹਾਂ ਮਰਨ ਦੀ ਥਾਂ ਕਿਸੇ ਦੁਸ਼ਮਣ ਦੇ ਗਲ ਲੱਗ ਕੇ ਮਰ । ਉਹ ਕਹਿੰਦੇ ਕਿ ਐਵੇ ਆਪਣੀ ਜਾਨ ਲੈਣ ਦੀ ਬਜਾਏ ਨਾ ਉਨ੍ਹਾਂ ਮਤਲਬ ਉਨ੍ਹਾਂ ਨੂੰ ਮਾਰਕੇ ਕੇ ਮਰ, ਜੇ ਦੁਸ਼ਮਣਾਂ ਨੇ ਐਦਾ ਕੀਤਾ ਨਾ ਅਬ ਇਸ ਦਾ ਸੁੱਖਾ ਸਿੰਘ ਦੇ ਦਿਲ ਤੇ ਨਾ ਡੂੰਘਾ ਅਸਰ ਪਿਆ। ਉਹ ਬਾਹਰ ਨਿਕਲ ਆਏ ਤੇ ਕੁਛ ਦਿਨਾਂ ਬਾਅਦ ਪਿੰਡ ਦੇ ਨੰਬਰਦਾਰ ਘੋੜੀ ਭਜਾ ਕੇ ਸਰਦਾਰ ਸ਼ਾਮ ਸਿੰਘ ਦੇ ਜਥੇ ਵਿਚ ਜਾ ਰਲੇ ਤੇ ਦੁਬਾਰਾ ਉਨ੍ਹਾਂ ਨੇ ਅੰਮ੍ਰਿਤ ਛਕੇ, ਛਕ ਕੇ ਸਿੰਘ ਸਜਗੇ ਸੀ ਫਿਰ ਤੋਂ। ਤੇ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਜਦੋ ਇਸ਼ਨਾਨ ਕਰਨਾ, ਕਹਿੰਦੇ ਕਿ ਦਿੱਲੀ ਲੁੱਟਣ ਤੋਂ ਬਾਅਦ ਨਾਦਰਸ਼ਾਹ ਦੀ ਵਾਪਸੀ ਜਾਂਦੀ ਫੌਜ ਨੂੰ, ਤੇ ਉਹਦੇ ਵਾਪਸ ਜਾਣ ਪਿੱਛੋਂ ਲਾਹੌਰ ਦੇ ਜੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ਤੇ ਸਖਤੀ ਨਾਲ ਜਿਹੜਾ ਕਿ ਕਰਨੀ ਵਧਾ ਦਿੱਤੀ ਹੋਰ ਤੇ ਹਰਿਮੰਦਰ ਸਾਹਿਬ ਤੇ ਕਬਜ਼ਾ ਕਰਨ ਲਈ ਕਾਜ਼ੀ ਅਬਦੁਲ ਰਹਿਮਾਨ ਨੂੰ ਦੋ ਹਾਜ਼ਰ ਫੌਜ ਦੇ ਕੇ ਭੇਜਿਆ ਗਿਆ ਤੇ, ਉਸਨੇ ਕਬਜ਼ਾ ਕਰਕੇ ਸਖਤ ਪਹਿਰਾ ਲਗਾ ਦਿੱਤਾ। ਉਸਨੇ ਕਿਹਾ ਕਿ ਉਸਦੇ ਹੁੰਦਿਆਂ ਕੋਈ ਸਿੱਖ ਜਿਹੜਾ ਆ ਉਹ ਸਰੋਵਰ ਵਿਚ ਇਸਨਾਨ ਨਹੀਂ ਕਰ ਸਕਦਾ ਤੇ ਕੀ ਫਿਰ ਜਿਹੜੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਸੀ ਇਹ ਉੱਥੇ ਪਹੁੰਚੇ ਤੇ ਇੰਨਾ ਨੇ ਇਸਨਾਨ ਕੀਤਾ ਸੀ? ਹਾਂਜੀ ਜਦੋ ਉਨ੍ਹਾਂ ਨੂੰ ਖ਼ਬਰ ਮਿਲੀ ਸੀ ਕਿ ਆਹ ਕਿ ਭਾਈ ਸੁੱਖਾ ਸਿੰਘ ਤੇ ਭਾਈ ਮਨੀ ਸਿੰਘ ਦਾ ਜਿਹੜਾ ਭਤੀਜਾ ਇਤਰਾਜ਼ ਸਿੰਘ। ਪੰਜਾਂ ਸਿੰਘ ਦੇ ਜਥੇ ਸਮੇਤ ਇਸਨਾਨ ਕਰਨ ਲਈ ਤਿਆਰ ਹੋ ਗਏ ਸੀ ਤੇ ਉਨ੍ਹਾਂ। ਨੇ ਬਾਕੀ ਸਿੰਘ . ਦਰਵਾਜੇ ਅੱਗੇ ਖੜੇ ਕੀਤੇ ਤੇ ਆਪ ਇਸਨਾਨ ਕਰਕੇ ਜੈ ਕਾਰੇ ਛੱਡ ਹੋਏ ਸਾਥੀ ਨਾਲ ਜਾ ਮਿਲੇ। ਤੇ ਕਾਜ਼ੀ ਤੇ ਉਸਦੇ ਪੁੱਤਰ ਨੇ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕੀਤਾ। ਉਹ ਦੋਵੇ ਅਨੇਕਾਂ ਸਾਥੀਆਂ ਸਮੇਤ ਸਿੱਖਾਂ ਹੱਥੋਂ ਮਾਰੇ ਗਏ ਸੀ ਉਨ੍ਹਾਂ ਨੇ ਇਸ਼ਨਾਨ ਵੀ ਕੀਤਾ ਤੇ ਜੈ ਕਾਰੇ ਵੀ ਲਾਏ ਸੀ । ਹਾਂਜੀ।

ਹਾਂਜੀ ਅਹਮਦ ਸ਼ਾਹ ਅਬਦਾਲੀ ਨੇ ਨਾ ਤਸੀਹਿਆਂ ਨਾਲ ਆਹ ਜੂਝਦੇ ਇਹ ਗੱਲ ਸਤਾਰਾ ਸੌ, ਬਵੰਜਾ ਵਿਚ ਦੀ ਗੱਲ ਹੈ। ਉਹਨਾ ਦੀ ਯਾਦ ਵਿਚ ਪਿੰਡ ਮਾੜੀ ਕੰਬੋ ਵਿਚ ਤਿੰਨ ਗੁਰਦੁਵਾਰੇ ਬਣ ਰਹੇ ਸੀ। ਉਹਨਾ ਨੇ ਹੀ ਮਾਰਿਆ ਸੀ ਅਹਿਮਦ ਸ਼ਾਹ ਅਬਦਾਲੀ ਨੇ,

ਹਾਂਜੀ ਹਾਂਜੀ ।

ਹਾਂਜੀ ਕਿਵੇਂ ਹੋ? hello ਜੀ ਮੈਂ ਤਾ ਠੀਕ ਤੁਸੀ ਸੁਣਾਓ ਅੱਛਾ ਵਦਿਆ ਹੋਰ ਕਿ ਕਰਦੇ ਹੋ? ਕੁਛ ਨੀ ਬੱਸ ਵੇਲੇ ਬੈਠੀ ਹੈ । ਅੱਛਾ ਕੁਛ ਨੀ ਮੈਂ ਤੇ ਬਸ net ਚਲਾ ਰਹੀ ਸੀ ਆਪਣਾ । ਬੱਸ ਓਹਦਾ ਹੀ ਤੁਹਾਨੂੰ ਪਤਾ ਹੈ ਕਦੇ ਆ ਖੋਲ ਲੋ ਕਦੇ ਉਹ ਖੋਲ ਲੋ । ਇੱਕ ਗੱਲ ਸਹੀ ਹੈ internet ਹੁਣ ਤਾ ਫਾਇਦੇ ਵੀ ਬਹੁਤ ਹੈ ਇਹਦੇ ਗੱਲ ਤਾ ਹੈ ਨੀ।

ਅੱਜ ਕੱਲ ਜੇੜੇ ਹਾਂਜੀ ਤਾਂ ਹੀ ਕਿਹਾ ਨਾ ਫ੍ਰੀ ਬੈਠੇ ਸੀ ਚਲੋ ਮੈਂ ਕਿਹਾ ਥੋੜਾ ਬਹੁਤ ਨੈਟ ਚਲਾ ਲੀਯੇ ਓਹਦਾ ਫਿਰ ਯੂਤੁਬੇ ਖੋਲ ਲਿਆ ਓਹਦਾ ਵੀ ਕਾਫੀ ਫਾਇਦੇ ਹੈ internet ਦੇ ਅੱਪਾ ਨੂੰ ਤੇ ਦੱਸੋ ਮੈਨੇ ਫੇਰ ਕਿ-ਕਿ ਫਾਇਦੇ ਜਿਵੇ ਤੁਸੀ ਗੱਲ ਕਰਿ ਹੈ। ਦੱਸੋ ਮੈਨੂੰ ਫੇਰ ਮੈਨੂੰ ਹੁਣ internet ਦੇ ਜਾਨ ਪਹਿਚਾਣ ਬਾਰੇ ।

ਤੇ ਕਹਿੰਦੇ ਵੀ internet ਦੇ ਮਤਲਬ ਪਾਰਪ੍ਰਬੰਧ ਨਾਮ ਹੈਗਾ ਵਾ ਹੈਗੇ ਹਾਂ ਸੰਦੇਸ਼ ਵੀ ਪ੍ਰਾਪਤ ਵੀ ਕਰਦੇ ਹਾਂ ਜਾਣਕਾਰੀ ਅਦਾਨ-ਪ੍ਰਦਾ ਕਰਦੇ ਅਦਾਨ-ਪ੍ਰਦਾਨ ਕਰਦੇ ਹਾਂ । ਕਹਿੰਦੇ ਇਸ ਤਰਾਹ ਆਪਦਿਕ online ਮਤਲਬ satellite ਵਿਚ ਨਾਲ ਵੀ ਹੁੰਦਾ ਵਾ ਤੇ ਕਹਿੰਦੇ ਗੱਲ-ਬਾਤ ਕਰੋ ਓਹਦਾ ਮਾਰਗੀਂ ਵੀ ਹੈਗਾ ਦੋਸਤ ਹਾਂ ਰਿਸ਼ਤੇਦਾਰ ਹਾਂ । ਦੁਨੀਆਂ ਭਰ ਸਮਜ ਦੇ ਹਾਂ ।ਜਾਣਕਾਰੀ ਭੇਜ ਸਕਦੇ ਹਾਂ ।

ਓਹਦਾ ਕਈ ਮੇਲਸ ਵਗੈਰਾ ਹੁੰਦੀਆਂ ਨੇ ਤੇ ਓਹਦਾ ਦੱਸੋ ਮੈਨੂੰ ਵ੍ਯਾਪਾਰ ਦੇ ਜੇੜੇ ਅਸੀਮ ਮੌਕੇ ਨੇ ਕੇੜੇ-ਕੇੜੇ ਕਿਵੇਂ-ਕਿਵੇਂ ਹਾਂ । ਹਾਂਜੀ ਬਿਲਕੁਲ ਜੇੜੇ ਦੇਖੋ ਅੱਪਾ ਵ੍ਯਾਪਾਰ ਦਾ ਅਦਾਨ-ਪ੍ਰਦਾਨ ਵੀ ਕਰ ਸਕਦੇ ਹਨ । ਤੇ ਜੇੜਾ ਆਨਲਾਈਨ ਮੰਗਾਣਗੇ ਉਹ ਵੀ internet ਦੇ through ਹੀ ਮੰਗਾਣਗੇ ਆਪਣੇ ਫੋਨ ਤੇ internet ਕਿਦਾ ਲਾਵਾਂਗੇ? ਤੇ ਨੈਟ ਹੋਗਿਆ ਤੇ Amazon ਹੋਗਿਆ, Flipkart ਹੋਗਿਆ ਜੋ ਅੱਪਾ ਚਲਾਂਦੇ ਹਾਂ ਵ੍ਯਾਪਾਰ ਦੇ ਸਾਧਾਂ ਹੈ ਸਾਰੇ ਇਹ । ਕਹਿੰਦੇ ਇਸ ਚੀਜ਼ ਦਾ ਬਹਾਨਾ ਨੀ ਵ੍ਯਾਪਾਰੀਆਂ ਦੇ ਹੋਣ ਦਿ ਵ੍ਯਾਪੱਰ ਦਿ ਖੋਜ ਬਹੁਤ ਸਾਰੇ ਉਸ ਸਮਾਏ ਦਿ ਕਹਿੰਦੇ ਹੁੰਦੇ ਹਾਂ ਕਹਿੰਦੇ ਆਪਣੀ ਵਿਨਾਸ਼ਕਾਰੀ ਭੂਮਿਕਾ ਨਿਭਾਉਣ ਤੈਯਾਰ ਹਾਂ ।

ਜਿਦਾ ਹੋਰ ਦਾ products ਬੇਚ ਦੇ ਹਾਂ ਜਾ cosmetic products ਹੋਗੇ ਜੋ ਕੇ ਬੇਚਣ ਲੱਗਜੇ ਔਨਲਾਈਨ ਖਰੀਦਣ ਲੱਗਜੇ ਕੱਪੜੇ ਸਬ ਕੁਛ ਮਿਲ ਜਾਂਦਾ ਵਾ ਅੱਜ-ਕਲ ਦੁਕਾਨ ਦੇ ਦੁਕਾਨ ਦਾ ਵੀ ਮਿਲ ਜਾਂਦਾ ਵਾ । ਜੂਤੇ ਕੱਪੜੇ ਜੋ ਵੀ ਲੈ ਸਕਦੇ ਸਮਾਨ ਅੱਜ-ਕਲ ਲੋਕੀ ਉਹ ਵੀ ਬੁਕ ਕਰ ਸਕਦੇ ਹਾਂ ਜੋ ਆਪਣੇ beauty products ਹੁੰਦੇ ਹਾਂ ਓਹਨਾ ਨੂੰ ਤਾਂ use ਮਤਲਬ ਉਹਨਾਂ ਦੇ ਕਰ use ਸਕਦੇ ਹਾਂ ਮੰਗਵਾ ਸਕਦੇ ਹਾਂ । internet ਦਾ ਕਾਫੀ ਹੈਗਾ ਵਾ ਸਤ੍ਰੋਤ ਇਹਦੇ ਵਿਚ ।

ਜਿਵੇ ਹੁਣ ਅੱਪਾ ਹਾਂਜੀ ਹਾਂਜੀ ਕਹਿੰਦੇ ਕੇ system ਵਿਚ ਕਈ ਡ data ਜੋ computer ਨੂੰ ਵੱਖ-ਵੱਖ ਥਾਵਾਂ ਤੋਂ ਜੋੜ ਦਾ ਆ ਤੇ ਕਹਿੰਦੇ ਨੇ ਇਹ network ਬਣਾਉਦਾ ਵਾ ਇਹ ਨ network ਦਾ ਇਕ ਚਿੱਤਰ ਜੇਹਾ ਲੱਗਦਾ LAN, , LAN, WAN WWE ਕਹਿੰਦੇ ਇਹ ਵਿਚ ਕਿਹਾ ਜਾਂਦਾ ਹੈ ਜੋ ਕਿ ਦੁਨੀਆਂ ਵਿਚ ਫੈਲਿਆ ਹੋਇਆ ਵਾ । ਤੇ internet ਦੇ ਸ਼ੁਰੂਵਾਤੀ ਦਿੰਨਾ ਵਿਚ ਵੀ internet ਦਿ ਵਰਤੋਂ ਕਹਿੰਦੇ ਬਹੁਤ ਗੁਪਤ ਤਰੀਕੇ ਨਾਲ ਕਿੱਤੀ ਜਾਂਦੀ ਸੀ ਇਹ ਮੁਖਯ ਤੋਰ ਤੇ ਸਰਕਾਰੀ ਏਜੇਂਸੀਆਂ ਲਈ ਨਹੀਂ ਸੀ ਤੇ ਇਸ ਬਾਰੇ ਦੱਸੋ ਕਿਉਕਿ ਕਹਿੰਦੇ ਵੀ ਨਾ ਪਹਿਲਾ internet ਸੀ ਜੇੜਾ ਇਹ ਸਰਕਾਰੀ system ਲਈ ਨਹੀ ਸੀ ਕਿਉਕਿ ਇਹ ਏਜੇਂਸੀਆਂ ਤਕ ਪਹੁੰਚਿਆ ਨਹੀਂ ਹੋਇਆ ਸੀ ।ਪਹਿਲਾ ਹਿੰਦੀ ਵਰਤੋਂ ਗੁਪਤ ਤਰੀਕੇ ਨਾਲ ਕਿੱਤੀ ਜਾਂਦੀ ਸੀ ਮਤਲਬ ਚੋਰੀ ਨਾਲ ਕਿੱਤੀ ਜਾਂਦੀ ਸੀ । ਕਹਿੰਦੇ ਨੇ ਜਦੋ ਨਵਾਂ-ਨਵਾਂ internet ਆਯਾ ਸੀ ਬਹੁਤ ਮਹਿੰਗਾ ਸੀਗਾ ਜਦੋ ਆਯਾ ਸੀ India ਵਿਚ ਕਹਿੰਦੇ ਬਹੁਤ ਮਹਿੰਗਾ ਸੀ ਕਾਫੀ ਕੋਸਟ ਹੁੰਦੀ ਸੀ ਜਿਦਾ ਦੇਖੋ ਜਦੋ JIO ਨਹੀਂ ਆਯਾ ਸੀ ਦੇਖਿਆ ਨੀ ਕਿੰਨਾ ਮਹਿੰਗਾ ਆਂਦਾ ਸੀ ਹਜ਼ਾਰ, ਦੋ ਹਜ਼ਾਰ ਦਾ ਪਾਉਂਦੀ ਸੀ ਅੱਪਾ ਨੈਟ । ਠੀਕ ਹੈ ਚਲੋ ਮਾਨ ਲੈਨੇ ਚਾਰ ਸੌ ਦਾ ਹੋਗਿਆ ਪਹਿਲਾ ਇੰਨਾ ਮਹਿੰਗੇ ਹੋਂਦੇ ਸੀਗੇ ਹੈਗਾ ਨਾ ਉਹ ਮਤਲਬ ਕਹਿੰਦੀ ਸਰਕਾਰ ਉਪਉਪਭੋਗਤਾ ਚ ਆਉਂਦਾ ਸੀ । ਤੇ ਕਹਿੰਦੇ internet ਉਪਭੋਗਤਾ ਨਾਮ ਦਾ ਡੁਬਾ ਦਿੰਦਾ ਹੈ ਮਤਲਬ ਇਹ internet ਉਪਭੋਗਤਾ ID ਬਨਾਨੀ ਪੈਂਦੀ consumer id ਬਨਾਨੀ ਪੈਂਦੀ ।

ਤੇ ਕਹਿੰਦੇ ਆਪਣੇ ਇਸ ਨਾਲ ਅੱਪਾ ਕੰਪਿਊਟਰ ਨੂੰ navigate ਵੀ ਕਰ ਸਕਦੇ ਸੀ ਤੇ internet ਸੇਵਾ ਮਤਲਬ click ਕਰਕੇ ਜੇੜਾ ਇਹ ਸੇਵਾ ਪ੍ਰਾਪਤ ਹੁੰਦੀਆਂ ਉਹ ਹੁੰਦਾ ਸੀਗਾ । ਤੇ ਕਹਿੰਦੇ ਜੇ ਉਪਯੋਗ ਕਰਨ ਕਰ ਸਕਦੇ ਸੀ । ਤੇ ਕਹਿੰਦੇ ਤੋਂ ਬਾਅਦ ਹੋਇਆ ਸੀ ਤੇ ਕਹਿੰਦੇ ਪ੍ਰਾਪਤ ਸਕਦੇ ਹਾਲੇ outlook click ਕਰਕੇ । ਹਾਂਜੀ ਜੇ ਕਹਿੰਦੇ internet ਦਾ ਕਹਿੰਦੇ ਖਾਤਾ ਨੰਬਰ ਮਤਲਬ internet ਦਾ ਖਾਤਾ ਨੰਬਰ ਸੀ ਜੇੜਾ ਉਹ ਤੋਂ ਕੁਛ ਘੰਟਿਆਂ ਵਿਚ ਪ੍ਰਾਪਤ ਕਰ ਸਕਦੇ ਆ ਕਿਵੇਂ? ਹਾਂਜੀ ਬਿਲਕੁਲ ਜਿੰਦਾ ਦੇਖੋ ਕਈ ਹੁੰਦੇ ਹਾਂ ਜਿੰਦਾ ਹੈਨਾ ਤੁਹਾਨੂੰ ਪਤਾ ਹੈ ਇਸ ਗੱਲ ਦਾ ਕਹਿੰਦੇ ਖਾਤਾ ਨੰਬਰ ਅਸੀ। ਇਹ ਜੇਦੇ ਖਾਤਾ ਨੰਬਰ ਹੁੰਦੇ ਹਾਂ ਅੱਪਾ internet ਕੁਛ ਘੰਟੇ ਚ ਪ੍ਰਾਪਤ ਕਰ ਸਕਦੇ ਹਾਂ ਕਹਿੰਦੇ ਇਹ ਉਪਭੋਗਤਾ ਕਰਤਾ ਦੇ ਨਾਮ ਤੇ ਹੀ ਹੁੰਦਾ ਹੈ । ਫਿਰ ਅੱਪਾ ਕਹਿੰਦੇ ਨੇ Wi-Fi WiFi ਨਾਮ ਤੇ ਹੁੰਦਾ ਪੂਰਾ ID, Password ਵੀ ਲੈ ਲੈਂਦੇ ਹਾਂ । ਕਹਿੰਦੇ ਕੰਪਿਊਟਰ ਦੇ ਉਸਨੂੰ ਸਾਡੇ ਨਾਲ ਜੋੜ ਦਾ ਹੈ ਤੇ ਅੱਸੀ ਆਪਣੇ ਕੰਪਿਊਟਰ ਅਤੇ navigate ਕਰਦੇ ਹਾਂ ਤੇ ਕੰਪਿਊਟਰ ਕਰਨੇ ਤੇ internet ਸੇਵਾ browser ਦਾ ਨਾਮ ਕਲਿਕ ਕਰਕੇ internet ਸੇਵਾ browser ਕਰ ਲੈਨੇ ਹਾਂ ।

ਤੇ ਸਾਨੂੰ ਸੰਬੰਧਿਤ । ਹਾਂਜੀ ਕਹਿੰਦੇ ਮਤਲਬ ਇਹ ਬਹੁਤ ਸਾਰੇ ਜਿਵੇ ਕਹਿੰਦੇ ਨੇ Software ਪ੍ਰੋਗ੍ਰਾਮਾਂ ਦੀ ਵਰਤੋਂ ਜਿਵੇ internet ਦੀ ਜਾਣਕਾਰੀ ਲਈ ਕਿੱਤੀ ਜਾਂਦੀ ਹਾ ਤੇ ਉਹ ਕੇੜੇ-ਕੇੜੇ software ਨੇ ਜਿੰਨਾ ਦੀ ਵਰਤੋਂ ਅੱਪਾ internet ਦੇ ਵਿਚ ਦੇ software ਪ੍ਰੋਗ੍ਰਾਮਾਂ ਦੇ Daily ਵਰਤ ਸਕਦੇ ਹਾ। ਜਿੰਦਾ ਤੁਹਨੋ ਦੱਸਿਆ ਸੀ ਕਰਨਾ ਕੁਛ ਵੀ ਕਰ ਸਕਦੇ ਮੁਸਿਕ ਠੀਕ ਹੈ ਹੋਰ ਇਹ ਜੁੜ ਸਕਦੇ ਆ ਅੱਪਾ ਏ ਨਾਲ ।

ਇਹਨੂੰ ਕੰਪਿਊਟਰ ਲਗੇਗਾ ਇਹ command ਚ ਰਹਿੰਦਾ ਇਹ ਸਾਨੂੰ ਕੰਮ ਕਰਕੇ ਮਤਲਬ ਦੱਸੂਗਾ । ਜਿਦਾ ਅੱਪਾ ਕੰਪਿਊਟਰ ਦੇਆਹ ਕੰਪਿਊਟਰ ਆਪਣੇ ਵਾੰਗੂ ਕੰਮ ਕਰ ਰਿਹਾ ਜੇ ਅੱਪਾ ਕੰਮ ਨਹੀਂ ਕਰ ਰਹੇ ਕੰਪਿਊਟਰ ਵੀ ਕੰਮ ਨਹੀਂ ਕਰ ਰਿਹਾ ਜੇ ਅੱਪਾ ਸੌ ਰਹੇ ਕੰਪਿਊਟਰ ਵੀ ਸੌ ਰਿਹਾ ਤੇ ਜੇ ਅੱਸੀ ਚੀਜ਼ ਨੂੰ ਜਲਦੀ ਪੂਰਾ ਕਰਨ ਚੌਂਦੇ ਹੋ ਤੇ ਇਹ ਕੰਪਿਊਟਰ ਹੀ ਮਤਲਬ ਹੋ ਸਕਦਾ ਵਾ। ਕਹਿੰਦੇ ਸੰਚਾਰ ਮਤਲਬ ਸੇਵਾ ਵੀ ਹੈ ਇਹ ਦੀਆਂ ਅੱਸੀ ਜਿਦਾ internet ਉਪਲਬਧ ਹੁੰਦਾ ਵੀ ਓਹਨੂੰ ਸਕਦੇ ਹਾ e-mail ਤੇ ਗੱਲ ਬਾਤ ਤੇ ਟੈਲੀਫੋਨ internet internet ਤੋਂ । ਮਤਲਬ ਜਿਵੇ E-mail ਹੈਨਾ ਸਬਤੋ ਜਾਂਦਾ ਵਰਤਿਆ ਜਾਂਦਾ ਵਾ ਤੇ ਕਹਿੰਦੇ ਇਹਇਕ -ਦੂੱਜੇ ਦੇ ਉੱਤੇ ਸਮੂਹ ਦਾ ਸੰਚਾਰ ਹੈਗਾ ਵਾ । ਜੇ ਅਪਨੇ ਫੋਨ ਵਿਚ ਦੇਖੋ ਅੱਜ-ਕਲ ਜੇ ਅਪਨੇ ਫੋਨ ਵਿਚ internet ਨਾ ਹੋਵੇ ਤਾ ਆਪਣਾ ਫੋਨ ਤੇ ਖਾਲੀ ਡੱਬਾ ਹੀ ਲੱਗਦਾ ਵਾ ਹੁਣ ਦੇਖ ਜਾਵੇ ਤਾ ਜੇੜੇ ਫੋਨ ਤੇ ਜਿੰਨੇ ਵੀ software ਹੁੰਦੇ Whatsapp, Facebook Instagram ਸਬ internet ਨੇ ਡਾਲਾ even youtube ਸਬ ਕੁਛ internet ਡਾਲਾ ਜੇ internet ਹੀ ਨਾ ਹੋ ਫੋਨ ਚੋ ਆਪਣਾ ਫੋਨ ਡੱਬਾ ਹੋਜਾਏਗਾ ਖਾਲੀ ਡੱਬਾ ਹੋਜੇਗਾ ਅੱਸੀ ਹੋਰ ਦੱਸੋ ਕੁਛ ਜਾਣਕਾਰੀ ਦੱਸੋ ਨੇਤ ਬਾਰੇ ।

ਹੈਨਾ Reporting ਚ ਓਹਦਾ ਕਹਿ ਲੀਯੇ ਖ਼ਬਰਾਂ ਦੀ ਵੰਡ ਖੇਤਰ ਵਿਚ ਨਵਿਆਂ ਪੇਸ਼ਕਸ਼ ਪੇਸ਼ਕਾਰੀਆਂ ਖੋਲਿਆ ਖੋਲ ਦਿੱਤੀਆਂ ਨੇ ਨਾਲੇ ਕਹਿੰਦੇ Multimedia Internet ਦਾ ਇਕ । ਆਹ ਵੀ ਗੱਲ ਕਰ ਸਕਦੇ ਹਾ ਨਾ ਅਨੋਖਾ ਅੰਗ ਬਣ ਗਿਆ ਆ ਜੋ ਚਲਾ ਗਯਾ ਆ ਮਤਲਬ ਹੁਣ ਤਕ ਜੇੜੇ ਚਲਾਇ ਜਾਂਦੇ ਆ ਉਹਨੂੰ । ਤੇ EE-commerce ਦਾ ਵਿਕਾਸ ਕਿੰਨੇ ਕੀਤਾ ਸੀ । ਹਾਂਜੀ ਕਹਿੰਦੇ ਜੇੜਾ e-commerce ਹੈਗਾ ਹੈ ਇਹ ਮਤਲਬ ਕਹਿੰਦੇ ਦੁੱਜੀ ਪੀੜੀ ਹੈ internet ਦਾ ਕਹਿੰਦੇ ਇਹ ਬਹੁਤ ਵੱਡਾ ਯੋਗਦਾਨ ਹਾ ਕਹਿੰਦੇ company ਇਸ ਮਾਧਿਅਮ ਨਾਲ ਸੰਭਾਵਨਾ ਵੀ control ਕਰਨ ਲੱਗੀ ਹਾ। ਕਹਿੰਦੇ ਉਹ ਵੀ ਸਥਾਪਿਤ ਕਰਨ ਲੱਗੇ ਹਾ ਤੇ ਅਗਾਯੀ ਹੈ internet ਦੇ ਉਪਭੋਗਤਾ ਦੇ ਦੁਵਾਰਾ ਜਾ ਸਕਦੀ ਹੈ । ਥੁਹਾਨੂੰ ਦੱਸਿਆ ਹੀ ਹੈ e-commerce ਦਾ ਜੇੜੇ ਅੱਪਅੱਪਾ online ਸਮਾਨ ਕਰਦੇ ਹਾ ਅੱਪਾ online business ਕਰਦੇ ਹਾ ਉਹ ਵੀ ਸਾਰੇ e-commerce ਆ ਜਾਂਦੇ ਹਾ ਬੈਂਕ ਦਾ ਲੈਣ-ਦੇਣ ਤੇ ਜਿਦਾ ਅੱਪਾ ਬੈਂਕ ਦੇ ਵਿਚ ਕਰਦੇ ਨੇ ATM ਸਾਰੇ internet ਤੇ ਚਲਦੇ ਹਾ ਤੇ ਅੱਪਾ UPI ਚਲਾਂਦੇ ਹਾ ਇਹ ਵੀ internet ਤੋਂ ਚਲਾਂਦੇ ਹੈ ਲੋਕ ਨੂੰ payment ਕਰਦੇ ਜਦੋ ਕਰਦੇ ਹਾ ।

ਹਾਂਜੀ ਤੇ ਓਹਦਾ ਵੀ ਕਹਿੰਦੇ ਸਾਵਧਾਨੀ ਬੜੀ ਬਰਤਨਿ ਚਾਈਏ ਅੱਪਾ ਨੂੰ ਜਿਵੇ internet ਤੇ ਨਾ ਜੇੜੇ ਵੱਖ-ਵੱਖ ਉਹਨਾਂ ਤੇ ਬਹੁਤ ਸਾਈਆਂ ਅਸ਼ਲੀਲ ਸਾਮਗਰੀਆਂ ਜਿੰਨਾ ਦੇ ਬੱਚਿਆਂ ਤੇ ਨੌਜਵਾਨਾਂ ਨੌਜਵਾਨ ਪੀੜੀ ਨੂੰ ਸੁਰੱਖਿਤ ਰਹਿਣ ਦੀ ਜ਼ਰੂਰਤ ਹੈ । ਬਿਲਕੁਲ-ਬਿਲਕੁਲ ਤੁਸੀ ਬਿਲਕੁਲ ਸਹੀ ਕਹਿ ਰਹੇ ਹੋ useful ਹੈਗਾ ਉਹ । ਹਾਂਜੀ-ਹਾਂਜੀ ਬਿਲਕੁਲ ਚਲੋ ਠੀਕ ਹੈ ਫਿਲਹਾਲ ਤਾ ਕਰਦੀ ਹਾਂ ਫਿਰ ਗੱਲ Okay ਫਿਰ Okay Okay

ਕਲਮਾਂ ਸੁੰਨਤ ਸਿਦਕ ਧਰਿ ਪਾਇ ਜਨੇਉ ਤਿਲਕੁ ਸੁਖਾਣਾ ਸਥਾ ਮੁਸਲਮਾਨ ਦਾ ਗੰਗ ਬਨਾਰਸ ਦਾ ਹਿੰਦੂਵਾਣਾ ਰੋੜੇ ਰਖਿ ਨਿਮਾਜ਼ ਕਰਿ ਪੂਜਾ ਵਰਤ ਅੰਦਰਿ ਹੈਰਾਣਾ ਚਾਰਿ ਚਾਰਿ ਮਜਹਬ ਵਰਨਾ ਛਿਅ ਘਰਿ ਗੁਰੁ ਉਪਦੇਸੁ ਵਖਾਣਾ ਖਿਜੋਤਾਣ ਕਰੇਨਿ ਧਿਙਾਣਾ ਅਮਲੀ ਖਾਸੇ ਮਜਲਸੀ ਪਿਰਮੁ ਪਿਆਲਾ ਅਲਖੁ ਲਖਾਇਆ ਮਾਲਾ ਤਸਬੀ ਤੋੜਿਕੈ ਜਿਉਂ ਸਵੈ ਤਿਵੈ ਅਨੰਤਰੁ ਲਾਇਆ ਮੋਹੁ ਇਮਾਮ ਚਲਾਇਕੋ ਰਾਮ ਰਹੀਮ ਨ ਨਾਉ ਗਵਾਇਆ ਦੁਇ ਮਿਲਿ ਇਕ ਵਜੂਦ ਹੁਇ ਚਉਪਰ ਸਾਰੀ ਜੋੜਿ ਜੁਝਾਇਆ ਗੁਰੂ ਗੋਵਿੰਦ ਖੁਦਾਇ ਪੰਚ ਗੁਰਸਿਖ ਪੀਰ ਮੁਹੰਦੁ ਲਖਾਇਆ ਸਚੁ ਸਬਦ ਪਰਗਾਸ ਕਰਿ ਸਚਾ ਪਾਤਿਸਾਹੁ ਸਚੁ ਭਾਇਆ ਭਾਈ ਮਨੀ ਸਿੰਘ ਗ੍ਯਾਨ ਰਤਨਾਵਲੀ ਵਿਚ ਲਿਖਦੇ ਹਨ ਬਾਬੇ ਨੂੰ ਹਾਜੀਆਂ ਨੇ ਪੁੱਛਿਆ ਹੈ ਫਕੀਰ ਤੂੰ ਹਿੰਦੂ ਹੈ ਕਿ ਮੁਸਲਮਾਨ ਤਾਂ ਬਾਬਾ ਬੋਲਿਆ ਮੈਂ ਹਿੰਦੂ ਮੁਸਲਮਾਨ ਦੋਹਾਂ ਦਾ ਗਵਾਹ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸੇ ਦਾ ਲੱਛਣ ਕਥਨ ਕਰਦੇ ਹਨ ਜਾਗਤ ਜੋਤਿ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰੀਤ ਸਜੈ ਬਤ ਗੋਰ ਮੜ੍ਹੀ ਮਟ ਭੂਲ ਨ ਮਾਨੈ ਤੀਰਥ ਦਾਨ ਦਯਾ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ਪੂਰਨ ਜੋਤਿ ਜਗੈ ਘਟ ਮੈਂ ਤਬ ਖਾਲਸਾ ਤਾਂਹਿ ਨਖਾਲਸ ਜਾਨੈ ਖਾਲਸਾ ਹਿੰਦੂ ਮੁਸਲਮਾਨ ਤੇ ਨਿਆਰਾ ਰਹੇ ਖਾਲਸਾ ਹਿੰਦੂ ਮੁਸਲਮਾਨ ਕੀ ਕਾਣ ਕੇ ਮੇਟੇ ਦੋ ਤੇ ਤੀਨ ਪੰਥ ਕਰ ਲੋਹੈਂ ਲੈ ਆਯਸ ਗੁਰੂਦੇਵਾਂ ਕੀ ਸ਼੍ਰੀ ਖਾਲਸ ਮਹਾਰਾਜ ਪ੍ਰਗਟ ਕਰਕੇ ਜਗ ਖਾਲਸਾ ਹਿੰਦੂ ਤੁਰਕ ਸਿਰਤਾਜ

ਪੁਨ ਹਿੰਦੂ ਤੁਰਕਨ ਤੇ ਯਾਰਾ ਰਚੋਂ ਪੰਥ ਯਹਿ ਬਲੀ ਅਪਾਰਾ ਪੂਰਬ ਹਿੰਦੂ ਤੁਰਕ ਹੈ ਦੋਇ ਅਬ ਤੇ ਤੀਨ ਜਾਨੀਏ ਹੋਇ ਇਸੇ ਪ੍ਰਸੰਗ ਦੀ ਪੁਸ਼ਟੀ ਵਾਸਤੇ ਦੇਖੋ ਪੰਥ ਪ੍ਰਕਾਸ਼ ਵਿਚੋਂ ਇਤਿਹਾਸਿਕ ਪ੍ਰਸੰਗਕ ਹਿੰਦੂ ਤੁਰਕਨ ਤੇ ਹੈ ਨਜਾਰਾ ਫਿਰਕਾ ਇਨਕਾ ਅਪਰ ਅਪਾਰਾ

ਕਿਰਿਆ ਕਰਮ ਕਰਾਵਤ ਨਾਹੀਂ ਹੱਡੀ ਪਾਂਯ ਨ ਗੰਗਾ ਮਾਹੀ ਕਰਤ ਦਸਹਿਰਾ ਗ੍ਰੰਥ ਪੜ੍ਹਾਵਤ ਅਸਨ ਬਸਨ ਗ੍ਰੀਬਨ ਕੋ ਯਾਵਤ ਕੰਠੀ ਜੰਞ ਤਿਲਕ ਨ ਧਰਹੈਂ ਬੁੱਤ ਪਰਸਤੀ ਕਦੇ ਨ ਕਰਹੈਂ ਇਕ ਰੱਬ ਕਿ ਕਰਤ ਬੰਦਗੀ ਰਖ਼ਤ ਨ ਔਰਨ ਕਿ ਮੁਛੰਦਗੀ ਵੇਦ ਕੁਰਾਨ ਕਤੇਬ ਪੁਰਾਨ ਪੜ੍ਹਤ ਸੁਨਤ ਨਹਿ ਮਾਨਤ ਕਾਨ ਗੁਰੂ ਨਾਨਕ ਜੋ ਕਥਿ ਕਲਾਮ ਤਾਂ ਪਰ ਰਖ਼ਤ ਇਨਾਮ ਤਮਾਮ ਇਕ ਹੀ ਬਰਤਨ ਮੈਂ ਸਭ ਕਾਹੂੰ ਆਬਹਯਾਤ ਪਿਲਾਵਤ ਤਾਹੂੰ ਖਾਣਾ ਭੀ ਇਕੱਠੇ ਸਭ ਖੈਂ ਹੈਂ ਸਕੇ ਬੀਰ ਆਪਸ ਮੇਂ ਵੈ ਹੈਂ ਜਾਤਿ ਗੋਤ ਕੁਲ ਕਿਰਿਆ ਨਾਮ ਕਰਮ ਧਰਮ ਪਿਤ ਮਾਤਾ ਕਾਮ ਪਿਛਲੇ ਸੋ ਤਜ ਦੇਤ ਤਮਾਮ ਬਲਕਿ ਜੁ ਦੀਨ ਹਮਾਰੇ ਆਵੇ ਮੌਕਾ ਪਾ ਫਿਰ ਇਨ ਮੈਂ ਜਾਵੇ ਤਿਸ ਕੋ ਭੀ ਇਹ ਸਧਾ ਛੁਕਾਇ ਲੇਤ ਮਜ਼੍ਹਬ ਮੈਂ ਤੁਰਤ ਮਿਲਾਇ ਤੱਤ ਖਾਲਸਾ ਗੁਰੁ ਕਾ ਜਾਹਰ ਕਹਿਤ ਚੁਰਾਸੀ ਤੇ ਹੈ ਬਾਹਰ ਹਿੰਦੂ ਅੰਨ੍ਹੇ ਤੁਰਕੂ ਕਾਣੇ ਸਿੰਘ ਗੁਰੂ ਕੇ ਸਭ ਤੋਂ ਸ੍ਯਾਨੇ ਮੁਸਲਮਾਨ ਹਿੰਦੂ ਤੈ ਨਯਾਰੀ ਰੀਤ ਇਨੋ ਮੈਂ ਹੈ ਭਲਿ ਸਾਰੀ ਪ੍ਰੇਮ ਪੀੜ ਗ੍ਰਹਿ ਪੀੜ ਨ ਮਾਨਤ ਮੜ੍ਹੀ ਮਸਾਣੀ ਕੋ ਨ ਪਛਾਨਤ ਗੰਗਾਦਿਕ ਤੀਰਥ ਨਹਿ ਜਾਵੇ

ਹੋਮ ਸ਼ਰਾਧ ਨ ਖਯਾਹ ਸੰਭਾਲੇ ਮਾਨਤ ਹੈ ਨਿਜ ਮਜ਼ਬ ਚੰਗੇਰਾ ਹਿੰਦੂ ਕਹੇ ਤੇ ਖਿਝਤ ਵਧੇਰਾ ਰੀਤਿ ਹਿੰਦੂਆਂ ਵਾਰੀ ਜੇਤੀ ਤਜ ਰਾਖੀ ਇਨ ਸਭ ਬਿਧ ਤੇਤੀ ਬਨੇ ਰਹਿਤ ਸਭ ਸਕੇ ਬਰਾਦਰ ਇਕ ਕੋ ਦੂਸਰ ਦੇਵਤ ਆਦਰ ਹੈ ਇਨ ਮੇ ਇਤਫ਼ਾਕ ਮਹਾਨ ਸਿੱਖ ਸਿੱਖ ਪੈ ਵਾਰਤ ਪ੍ਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੱਖਣ ਨੂੰ ਜਾਂਦੇ ਹੋਏ ਜਦ ਪੁਸ਼ਕਰ ਪਰ ਪਹੁੰਚੇ ਤਾਂ ਉਥੇ ਦੋ ਲੋਕਾਂ ਨਾਲ ਜੋ ਪ੍ਰਸ਼ਨ ਉੱਤਰ ਹੋਇਆ ਉਹ ਸੂਰਜ ਪ੍ਰਕਾਸ਼ ਵਿਚ ਇਸ ਤਰ੍ਹਾਂ ਹੈ ਬਿੱਪ ਬਨਕ ਤੇ ਆਦਿਕ ਜਾਲ ਚਲਿ ਆਏ ਚੇਤਨਾ ਦਿਜ ਨਾਲ ਕਰਿ ਕਰਿ ਨਮ ਪ੍ਰਵਾਰਿਤ ਬੈਸੇ। ਧੰਨ ਜਾਤਿ ਬੂਝਤਿ ਤੇ ਐਸੇ ਸੰਗ ਆਪ ਕੇ ਕੇਸਨ ਧਾਰੀ ਕ੍ਯਾ ਇਨ ਕੀ ਦਿਹੁ ਜਾਤਿ ਉਚਾਰੀ। ਬੁਝਤਿ ਹੈਂ ਲਖਿ ਬੇਸ ਨਵੀਨਾ ਹਿੰਦੂ ਤੁਰਕ ਇਸ ਕਿਨਹੂੰ ਨ ਕੀਨਾ ਸੁਨਿ ਕਰਿ ਗੁਰ ਵਰਮਾਵਨਿ ਕੀਆ ਕ੍ਯੋਂ ਖਾਲਸਾ ਜਗ ਮਹਿ ਤੀਆ ਹਿੰਦੂ ਤੁਰਕ ਦਹਿਨ ਤੇ ਜਾਓ ਸ਼੍ਰੀ ਅਕਾਲ ਕੇ ਦਾਸ ਬਿਚਾਰੋ ਬਾਦਸ਼ਾਹ ਬਹਾਦਰ ਸ਼ਾਹ ਨਾਲ ਜਦੋਂ

ਯਥਾ ਬਰਤੰਡੇ ਸੁਨਿ ਸਾਹਿਬ ਸ੍ਰੀ ਮੁਖ ਵਰਮਾਏ ਹਿੰਦੂ ਤੁਰਕ ਚਲਤ ਜਿਸ ਭਾਏ ਖੈਰਖਾਹ ਹਮ ਦੋਨ੍ਹਾਂ ਕੋਰ ਦੇ ਉਪਦੇਸ਼ ਯਥਾ ਹਿਤ ਹੇਰਿ ਰੋਜ਼ਾ ਬਾਂਗ ਨਮਾਜ਼ ਸੁਜਾਨ ਮੁਸਲਮਾਨ ਇਨ ਕਰਹਿ ਪ੍ਰਮਾਨ ਤੋਂ ਸੰਗ੍ਯਾ ਕਰਨੀ ਧਰ ਪ੍ਰੀਤਿ ਦੇਵਲ ਪਾਹਨ ਪੂਜਨ ਗੀਤ ਇਤ੍ਯਾਦਿਕ ਹਿੰਦੁਨ ਪਰਵਾਨ ਹਮ ਦੋਨੋਂ ਕੋ ਜਾਨਿ ਸਮਾਨ ਤ੍ਯਾਗਨ ਕਰੇ ਭਾਵ ਲਖਿ ਬੀਜਾ ਉਤਪਤ ਕਰਯੋ ਖਾਲਸਾ ਤੀਜਾ ਬਾਦ ਪੱਖ ਤੋਂ ਸਕਲ ਬਿਨਾਸਾ

ਬਲਕਿ ਸਹਿਜਧਾਰੀ ਸਿੱਖਾਂ ਦੇ ਪ੍ਰਸੰਗ ਦੱਸਦੇ ਹਨ ਕਿ ਉਹ ਆਦਿ ਤੋਂ ਹੀ ਅੰਤਮਤ ਰੀਤੀਆਂ ਦੇ ਤਿਆਗੀ ਹੋ ਕੇ ਗੁਰਮਤ ਨਾਲ ਪ੍ਰੇਮ ਕਰਦੇ ਰਹੇ ਹਨ ਇਸ

ਗੁਰੂ ਅਰਜਨ ਜੀ ਦੀ ਸ਼ਰਨ ਆਏ ਤੇ ਉਨ੍ਹਾਂ ਅਰਦਾਸ ਕੀਤੀ ਜੀ ਸੱਚੇ ਬਾਦਸ਼ਾਹ ਅਸਾਨੂੰ ਪੰਡਿਤ ਲੋਗ ਪੰਗਤਿ ਵਿਚ ਬਹਿਣ ਨਹੀਂ ਦਿੰਦੇ ਜੋ ਤੁਸੀਂ ਬ੍ਰਾਹਮਣ ਜਗਤ ਗੁਰੂ ਹੋਇਕੇ ਖੱਤ੍ਰੀ ਦੇ ਸਿੱਖ ਹੋਏ ਹੋ ਵੇਦਾਂ ਦੀ ਬ੍ਰਹਮ ਬਾਣੀ ਤਿਆਗ ਕੇ ਭਾਖਾ ਬਾਣੀ ਗੁਰੂ ਕੇ ਸ਼ਬਦ ਗਾਂਵਦੇ ਹੈ, ਜਨਮ ਅਸ਼ਟਮੀ, ਸ਼ਿਵਰਾਤ੍ਰੀ ਤੇ ਏਕਾਦਸ਼ੀ ਤਿਆਗ ਕੇ ਸਿਖਾਂ ਦਾ ਉਚਿਸ਼ਟ ਅੰਨ ਭੋਜਨ ਕਰਦੇ ਹੋ ਤੇ ਗਾਇਤ੍ਰੀ ਤਰਪਣ ਸੰਧਿਆ ਪਿੰਡ ਪੱਤਲ ਜਨਮ ਮਰਨ ਦੀ ਕਿਰਿਆ ਤਿਆਗ ਕੇ ਅਰਦਾਸ ਤੇ ਕੜਾਹੁ ਮ੍ਰਿਤਕ ਤੇ ਖਾਂਵਦੇ ਹੋ ਅਸੀਂ ਤੇਰੀ ਸ਼ਰਨ ਆਇ ਹਾਂ ਅਸਾਡਾ ਤੁਸਾਂ ਉਧਾਰ ਕੀਤਾ ਹੈ ਜੋ ਬ੍ਰਾਹਮਣ ਦਾ ਅਭਿਮਾਨ ਅਸਾਂ ਦਾ ਦੂਰ ਹੋਇਆ ਹੈ ਤੇ ਮਹਾਰਾਜ ਦਾ ਨਾਮ ਅਸਾਨੂੰ ਪ੍ਰਾਪਤ ਹੋਇਆ ਹੈ ਇਸੇ ਪ੍ਰਸੰਗ ਦੀ ਪੁਸ਼ਟੀ ਵਿਚ ਭਗਤ ਰਤਨਾਵਲੀ ਦਾ ਹੋਰ ਪ੍ਰਸੰਗ ਸਿੱਖਾਂ ਅਰਦਾਸ ਕੀਤੀ ਜੀ ਸੱਚੇ ਬਾਦਸ਼ਾਹ ਕਸ਼ਮੀਰ ਵਿਚ ਜੋ ਪੀੜਤ ਹੁੰਦੇ ਹੈਨਿ ਸੌ ਗੁਰੂ ਕੀ ਬਾਣੀ ਸਿੱਖਾਂ ਨੂੰ ਪੜ੍ਹਨ ਨਹੀਂ ਦੇਂਦੇ ਕਹਿੰਦੇ ਹੈਨਿ ਜੋ ਸੰਸਕ੍ਰਿਤ ਦੇਵ ਬਾਣੀ ਹੈ ਤੇ ਭਾਖਾ ਮਨੁੱਖ ਬਾਣੀ ਹੈ ਤੇ ਤੁਸੀਂ ਨਿੱਤ ਨਮਿੱਤ ਕਰਮ ਛੱਡ ਦਿਤੇ ਹੈਨਿ ਅਸੀਂ ਤੁਸਾਡੇ ਨਾਲ ਵਰਤਣ ਨਹੀਂ ਕਰਦੇ ਤਾਂ ਮਾਧੋ ਸੋਢੀ ਨੂੰ ਆਗਿਆ ਹੋਈ ਜੋ ਤੇਰੇ ਬਚਨਾਂ ਵਿਚ ਮੈਂ ਬਲ ਪਾਇਆ ਹੈ ਜਾਇ ਕੇ ਕਸ਼ਮੀਰ ਵਿਚ ਗੁਰੂ ਸਿੱਖੀ ਦੀ ਰੀਤ ਚਲਾ ਇਕ ਜਰੂਰੀ footnote ਸਹਿਜਧਾਰੀ ਦਾ ਅਰਥ ਹੈ ਸਨੇ ਸਨੇ ਖਾਲਸਾ ਰਹਿਤ ਨੂੰ ਧਾਰਨ ਵਾਲਾ। ਇਹ ਪਦ ਖੰਡੇ ਦੇ ਅੰਮ੍ਰਿਤ ਤੋਂ ਪਹਿਲਾ ਵਰਤਣ ਵਿਚ ਨਹੀਂ ਆਉਂਦਾ ਸੀ। ਸ੍ਰੀ ਕਲਗੀਧਰ ਦੇ ਹਜੂਰ ਜਿਨ੍ਹਾਂ ਸਿਖਾਂ ਨੇ ਸਨੇ ਸਨ ਪੂਰਨ ਰਹਿਤ ਧਾਰਨ ਦਾ ਬਚਨ ਦਿੱਤਾ ਅਰ ਜਿਨ੍ਹਾਂ ਨੇ ਖਾਲਸਾ ਰਹਿਤ ਕਠਿਨ ਜਾਣ ਕੇ ਸਹਿਜ ਰਹਿਤ ਸਿੱਖੀ ਦੀ ਧਾਰਨ ਕਰੀ ਉਹ ਸਹਿਜਧਾਰੀ ਸਿੱਖ ਬੁਲਾਏ ਜਾਣ ਲੱਗ ਪਏ ਸਹਿਜਧਾਰੀ ਸ਼੍ਰੇਣੀ ਵਿਚ ਸਿੱਖ ਧਰਮ ਦੇ ਜਗਿਆਸੂ ਸੰਸਾਰ ਦੇ ਮਨੁੱਖ ਮਾਤਰ ਗਿਣੇ ਜਾਂਦੇ ਹਨ ਕਿਸੇ ਖਾਸ ਜਾਤੀ ਦੇ ਜੀਵਾਂ ਦਾ ਨਾਉਂ ਸਹਿਜਧਾਰੀ ਨਹੀਂ ਹੈ ਸਿੱਖ ਧਰਮ ਅਨੁਸਾਰ ਕੋਈ ਜਾਤਿ ਨਹੀ ਇਹ ਕਵਲ ਪੰਡਤਾਂ ਦੀ ਹੀ ਕਲਪਨਾ ਹੈ ਇਸ ਉਪਦੇਸ਼ ਵਿਚ ਬਹੁਤ ਐਸੇ ਨਿਯਮ ਹਨ ਜਿਨ੍ਹਾਂ ਨੂੰ ਸੰਸਾਰ ਮਾਤਰ ਦੇ ਅਨੇਕ ਧਰਮੀ ਮੰਨਦੇ ਹਨ

footnote ਸਮਾਪਤ ਹੁੰਦਾ ਹੈ ਅੰਮ੍ਰਿਤ ਛਕਣ ਵੇਲੇ ਜੋ ਉਪਦੇਸ਼ ਦਿੱਤਾ ਜਾਂਦਾ ਹੈ ਉਸ ਨੂੰ ਵਿਚਾਰ ਕੇ ਭੀ ਆਪ ਦੇਖ ਸਕਦੇ ਹੋ ਕਿ ਖਾਲਸਾ ਹਿੰਦੂ ਆਦਿਕ ਧਰਮਾਂ ਤੋਂ ਭਿੰਨ ਹੈ ਯਥਾ ਵਿਧੀ ਵਾਕ੍ਯ ਪਹਿਲਾ ਅੱਜ ਤੁਹਾਡਾ ਜਨਮ ਸਤਿਗੁਰੂ ਦੇ ਘਰ ਹੋਇਆ ਹੈ, ਪਿਛਲੀ ਜਾਤਿ ਪਾਤਿ, ਵਰਣ, ਗੀਤ ਔਰ ਮਜ਼ਹਬ ਆਦਿਕ ਸਭ ਮਿਟ ਗਏ ਹਨ ਏਸ ਵਾਸਤੇ ਆਪਣਾ ਪਿਤਾ ਗੁਰੂ ਗੋਬਿੰਦ ਸਿੰਘ ਔਰ ਮਾਤਾ ਸਾਹਿਬ ਕੌਰ ਮੰਨ ਕੇ ਜਨਮ ਪਟਨੇ ਦਾ ਔਰ ਵਾਸੀ ਅਨੰਦ- ਪੁਰ ਦੀ ਜਾਣਨੀ ਦੂਜਾ ਅੰਮ੍ਰਿਤ ਵੇਲੇ ਨਿਤ ਸਨਾਨ ਕਰਨਾ, ਔਰ ਗਿਆ ਅਤੀ ਸੂਫ਼ ਰੱਖਣੀ ਤੀਜਾ ਜਪੁ, ਜਾਪੁ, ਸਵਯੇ, ਚੌਪਈ, ਅਨੰਦੁ, ਰਹਿਰਾਸ ਔਰ ਸੋਹਿਲੇ ਦਾ ਦਾ ਨੇਮ ਔਰ ਪ੍ਰੇਮ ਸਾਥ ਪਾਠ ਕਰਨਾ ਚੌਥਾ ਕੇਸ, ਕ੍ਰਿਪਾਨ ਕੱਛ, ਕੰਘਾ ਔਰ ਕੜਾ ਇਹਨਾਂ ਪੰਜ ਕੱਕਿਆਂ ਦੀ ਰਹਿਤ ਰਖਣੀ ਪੰਜਵਾਂ ਸਤਿਗੁਰੂ ਦੇ ਪੁੱਤ੍ਰ ਹੋਣ ਕਰਕੇ ਆਪ ਸਭ ਸਕੇ ਭਾਈ ਹੈ ਏਸ ਲਈ ਖਾਨ, ਪਾਨ, ਬਰਤਨ ਬਿਵਹਾਰ ਆਦਿਕ ਦਾ ਬਰਤਾਉ ਆਪਸ ਵਿਚ ਭਾਈਆਂ ਜੇਹਾ ਕਰਨਾ ਛੇਵਾਂ ਦਸ ਸਤਿਗੁਰਾਂ ਨੂੰ ਇਕ ਰੂਪ ਜਾਣਨਾ, ਔਰ ਉਨ੍ਹਾਂ ਦਾ ਉਪਦੇਸ਼ ਰੂਪ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਔਰ ਖਾਲਸੇ ਨੂੰ ਗੁਰੂ ਦਾ ਸਰੂਪ ਜਾਣ ਕੇ ਮਨੋਂ ਤਨੋਂ ਸੇਵਾ ਕਰਨੀ ਔਰ ਆਗਿਆ ਪਾਲਨੀ ਸੱਤਵਾਂ ਧਰਮ ਕਿਰਤ ਕਰ ਕੇ ਨਿਰਬਾਹ ਕਰਨਾ ਅੱਠਵਾਂ ਆਪਣੀ ਕਮਾਈ ਵਿਚੋਂ ਦਸਵਾਂ ਹਿੱਸਾ ਗੁਰੂ ਅਰਥ ਕੱਢ ਕੇ ਪੰਥ ਦੀ ਉੱਨਤੀ ਵਾਸਤੇ ਪੰਥ ਦੀ ਸੇਵਾ ਵਿਚ ਅਰਪਨ ਕਰਨਾ ਨੌਵਾਂ ਪੰਥ ਦੇ ਕੰਮ ਨੂੰ ਆਪਣਾ ਕੰਮ ਜਾਣ ਕੇ ਤਨ, ਮਨ ਔਰ ਧਨ ਕਰਕੇ ਸਿਰੇ ਚੜ੍ਹਾਉਣ ਦਾ ਯਤਨ ਕਰਨਾ ਦਸਵਾਂ ਪਰਉਪਕਾਰ ਨੂੰ ਮਨੁੱਖ ਦੇਹ ਔਰ ਸਿੱਖ ਧਰਮ ਦਾ ਪਰਮ ਕਰਤੱਵ ਸਮਝਣਾ ਗਿਆਰਵਾਂ ਵਿਦਿਆ ਦਾ ਅਭਿਆਸ ਕਰਨਾ, ਖ਼ਾਸ ਕਰਕੇ ਗੁਰਮੁਖੀ ਔਰ ਖਾਲਸਾ ਧਰਮ ਪੁਸਤਕਾਂ ਦੇ ਪੂਰੇ ਗਿਆਤਾ ਹੋਣਾ ਔਰ ਸ਼ਸਤ੍ਰ-ਵਿਦਿਆ ਘੋੜੇ ਦੀ ਸਵਾਰੀ ਦੇ ਪੂਰੇ ਅਭਿਆਸੀ ਬਣਨਾ ਬਾਹਰਵਾਂ ਮਨ ਨੀਵਾਂ, ਮਤ ਉੱਚੀ ਰੱਖਣੀ ਤੇਹਰਵਾਂ ਦਸਤਾਰਾ ਕੌਮੀ ਚਿੰਨ੍ਹ ਤੇ ਕੇਸਾਂ ਦਾ ਰੱਖਕ ਸਮਝ ਕੇ ਸੀਸ ਪਰ ਸਜਾਉਣਾ ਚੌਧਵਾਂ ਗੁਰਮੁਖਾਂ ਦਾ ਸਤਿਸੰਗ ਕਰਨਾ ਪੰਦਰਵਾਂ ਮਰਣੇ ਪਰਣੇ ਆਦਿਕ ਸਾਰੇ ਸੰਸਕਾਰ ਗੁਰਮਤਿ ਅਨੁਸਾਰ ਕਰਨੇ ਸੋਹਲਵਾਂ ਗੁਰਮਤਿ ਦੇ ਪ੍ਰਚਾਰ ਦਾ ਪੂਰਾ ਯਤਨ ਕਰਨਾ ਸਤਾਰਵਾਂ ਗੁਰਪੁਰਬਾਂ ਵਿਚ ਜੋੜ ਮੇਲ ਉਤਸਵ ਔਰ ਕਥਾ ਕੀਰਤਨ ਕਰਨਾ ਅਠਾਰਵਾਂ ਆਪਣੇ ਮਾਲਕ ਦੇ ਪੱਕੇ ਨਮਕ ਹਲਾਲ ਰਹਿਣਾ ਉਂਨੀਵਾਂ

ਲੜਕੀਆਂ ਨੂੰ ਅਣਵਿੱਧ ਰੱਖਣਾ ਔਰ ਉਨ੍ਹਾਂ ਨੂੰ ਪੁੱਤਾਂ ਜੇਹਾ ਜਾਣ ਕੇ ਵਿਵਹਾਰਕ ਔਰ ਧਾਰਮਕ ਵਿਦਿਆ ਦੇ ਕੇ ਲਾਇਕ ਬਨਾਉਣਾ ਇੱਕੀਵਾਂ ਜੇ ਕੋਈ ਕੰਮ ਧਰਮ ਵਿਰੁੱਧ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿਚ ਹਾਜ਼ਰ ਹੋ ਕੇ ਤਨਖ਼ਾਹ ਬਖਸ਼ਵਾ ਲੈਣੀ ਨਿਸ਼ੇਧ ਵਾਕਯ ਬਾਈਵਾਂ ਇਕ ਅਕਾਲ ਤੋਂ ਛੁੱਟ ਹੋਰ ਕਿਸੇ ਦੇਵੀ ਦੇਵਤੇ, ਅਵਤਾਰ ਔਰ ਪੈਗ਼ੰਬਰ ਦੀ ਉਪਾਸਨਾ ਨਹੀਂ ਕਰਨੀ ਤੇਇਵਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਧਰਮ ਪੁਸਤਕ ਪਰ ਨਿਸਚਾ ਨਹੀਂ ਰੱਖਣਾ ਚੌਵੀ ਜੰਤ੍ਰ, ਮੰਤ੍ਰ, ਸ਼ਕੁਨ, ਮਹੂਰਤ, ਗ੍ਰਹਿ, ਰਾਸ਼ੀ, ਸ਼ਰਾਧ, ਹੋਮ ਔਰ ਤਰਪਣ ਆਦਿਕ ਭਰਮ ਰੂਪ ਕਰਮਾਂ ਪਰ ਸ਼ਰਧਾ ਨਹੀਂ ਕਰਨੀ ਪੱਚੀ ਸਿੱਖ ਬਿਨਾਂ ਹੋਰ ਨਾਲ ਸਾਕ ਸੰਬੰਧ ਨਹੀਂ ਕਰਨਾ ਛੱਬੀ ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ, ਨੜੀਮਾਰ

ਆਪਣੀ ਗੁਰਿਆਈ ਥਾਪ ਕੇ ਦਸ ਸਤਿਗੁਰਾਂ ਦੇ ਆਸ਼ੇ ਤੋਂ ਵਿਰੁੱਧ ਚੱਲੇ, ਉਸ ਨਾਲ ਕਦੇ ਨਹੀਂ ਵਰਤਣਾ ਸਤਾਈਵਾਂ ਚੋਰੀ, ਯਾਰੀ, ਝੂਠ, ਅਨਿਯਾਯ, ਨਿੰਦਾ, ਛਲ, ਕਪਟ, ਵਿਸ਼੍ਵਾਸਘਾਤ, ਜੂਆ ਆਦਿਕ ਅਵਗੁਣਾਂ ਦਾ ਸਦਾ ਤਿਆਗ ਕਰਨਾ ਅਠਾਈ ਮਦਿਰਾ ਆਦਿਕ ਸਾਰੇ ਅਮਲ ਨਸ਼ੇ ਬੁੱਧੀ ਔਰ ਬਲ ਨਾਸ਼ਕ ਜਾਣ ਕੇ ਤਿਆਗ ਦੇਣੇ ਉਨੱਤੀ ਸਿੱਖ ਦਾ ਅੱਧਾ ਨਾਉਂ ਨਿਰਾਦਰ-ਬੋਧਕ ਹੈ ਨਹੀਂ ਲੈਣਾ ਤੀਹ ਬਚਨ ਕਰ ਕੇ ਕਦੇ ਨਹੀਂ ਹਾਰਨਾ ਇਕੱਤੀ

ਦਸਾਂ ਵਰ੍ਹਿਆਂ ਮਗਰੋਂ ਦਲੀਪ ਕੌਰ ਟਿਵਾਣਾ ਤੂੰ ਨਹੀਂ ਜਾਣਦਾ ਇਹਨਾਂ ਦਸਾਂ ਵਰ੍ਹਿਆਂ ਵਿੱਚ ਕਿੰਨੀਆਂ ਹਵਾਵਾਂ ਵਗੀਆ ਕਿੰਨੇ ਝੱਖੜ ਝੂਲੇ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 ਉਦੋਂ ਮੈਨੂੰ ਆਪਣੇ ਆਪ ਤੇ ਵੀ ਗਿਲਾ ਹੋ ਜਾਂਦਾ ਹੈ ਕਿ ਕਿਉਂ ਆਖਿਰ ਕਿਉਂ ਰੁਪਇਆ ਜਿਹੜੇ ਨਿਰੇ ਹੱਥਾਂ ਦੀ ਮੈਲ ਹੁੰਦਾ ਹੈ ਜਿਹਨੇ ਤੈਨੂੰ ਤਿਰਸਕਾਰਿਆ ਸੀ ਉਹਨੂੰ ਤੂੰ ਯਾਦ ਕਰੇ ਮੇਰਾ ਮਨ ਰੋਸ਼ ਨਾਲ ਆਖਦਾ ਹੈ ਉਸ ਵੇਲੇ ਦਿਲ ਵਿੱਚ ਰਹਿ ਜਾਂਦਾ ਹੈ ਕਈ ਵਾਰੀ ਖਿਆਲ ਆਉਂਦਾ ਹੈ ਕਿ ਸੱਚ ਮੁੱਚ ਹੀ